ਇਸ ਪਿਕਚਰ ਵਿਚ ਸਾਨੂੰ ਇੱਕ ਬਹੁਤ ਸੋਹਣਾ ਰੈਸਟੋਰੈਂਟ ਦੇਖਣ ਨੂੰ ਮਿਲ ਰਿਹਾ ਹੈ।

ਮੈਰਿਜ ਪੈਲੇਸ ਦੇ ਬਾਹਰ ਬਹੁਤ ਸਾਰੀਆਂ ਲਾਈਟਸ ਲੱਗੀਆਂ ਹੋਈਆਂ ਹਨ।

ਇਹ ਮੂਰਤੀ ਦੇਖਣ ਵਿੱਚ ਬਹੁਤ ਹੀ ਸੁੰਦਰ ਲੱਗ ਰਹੀ ਹੈ।

ਏਸ ਇਹ ਮੂਰਤੀ ਬਲੈਕ ਕਲਰ ਦੀ ਬਣੀ ਹੋਈ ਹੈ।

ਇਸ ਪਿਚਰ ਵਿੱਚ ਸਾਨੂੰ ਥੋੜੀ ਅੱਗ ਵੀ ਦੇਖਣ ਨੂੰ ਮਿਲ ਰਹੀ ਹੈ।

ਪਲੇਟ ਵਿੱਚ ਸਾਨੂੰ ਸੈਲਡ ਵੀ ਦੇਖਣ ਨੂੰ ਮਿਲ ਰੇਹਾ ਹੈ।

ਇਸ ਕੋਠੀ ਦੇ ਬਾਹਰ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ।

ਇਸ ਰੀਵਰ ਦੇ ਲਾਗੇ ਬਹੁਤ ਸਾਰੇ ਲੋਗਸ ਵੀ ਦਿਖਾਈ ਦੇ ਰਹੇ ਹਨ।

ਇਸ ਪਿਕਚਰ ਵਿੱਚ ਸਾਨੂੰ ਇੱਕ ਓਹ ਔਰਤ ਦਿਖਾਈ ਦੇ ਰਹੀ ਹੈ।

ਇੱਸ ਪਿਕਚਰ ਵਿੱਚ ਸਾਨੂੰ ਬਹੁਤ ਸੋਹਣੀਆਂ ਸੋਹਣੀਆਂ ਵੋਲਸ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਪਿਚਰ ਵਿੱਚ ਸਾਨੂੰ ਬਹੁਤ ਸਾਰੇ ਟਾਇਰ ਦਿਖ ਰਹੇ ਹਨ।

ਘਰ ਦੇ ਅੰਦਰ ਇਕ ਅੰਕਲ ਵੀ ਦਿਖਾਈ ਦੇ ਰਿਹਾ ਏ।

ਇਸ ਵਿੱਚ ਬਹੁਤ ਸਾਰੀਆ ਆਈਸ ਕ੍ਰੀਮ ਰੱਖੀਆ ਹੋਈਆ ਹਨ।

ਇਹ ਮੋਲ ਦੇਖਣ ਵਿੱਚ ਬਹੁਤ ਵੱਡਾ ਲੱਗ ਰਿਹਾ ਹੈ।

ਇਹ ਮੈਕੇਨਿਕ ਕਾਰ ਨੂੰ ਸਾਫ ਕਰ ਰਿਹਾ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਔਫ਼ਿਸ ਦੇਖਣ ਨੂੰ ਮਿਲ ਰਿਹਾ ਹੈ।

ਇਸ ਔਫਿਸ ਦੇ ਅੰਦਰ ਬੋਹੁਤ ਸਾਰੀਆਂ ਚੇਅਰਸ ਲੱਗੀਆਂ ਹੋਈਆਂ ਹਨ।

ਏਸ ਔਫਿਸ ਦੇ ਅੰਦਰ ਇੱਕ ਆਦਮੀ ਬੈਠਕੇ ਕੰਮ ਕਰ ਰਿਹਾ ਹੈ।

ਇਸਦੇ ਬਾਹਰ ਫੌਜੀ ਵੀ ਲਿੱਖਿਆ ਦਿਖਾਈ ਦੇ ਰਿਹਾ ਹੈ।

ਇਸ ਏਅਰਪੋਰਟ ਦੇ ਬਾਹਰ ਬਹੁਤ ਸਾਰੇ ਦਰਖਤਸ ਲੱਗੇ ਹੋਏ ਹਨ।

ਹੇਸਪੀਟਲ ਵਿੱਚ ਸਾਨੂੰ ਬਹੁਤ ਸਾਰੀਆਂ ਕਾਰਸ ਦੇਖਨ ਨੂ ਮਿਲ ਰਹੀਆਂ ਹਨ।

ਸ਼ੌਪ ਦੇ ਅੰਦਰ ਬਹੁਤ ਸਾਰੇ ਟਾਈਪਸ ਦੇ ਟਾਇਰ ਪਏ ਹੋਏ ਹਨ।

ਇਸ ਪਿਕਚਰ ਵਿੱਚ ਸਾਨੂੰ ਹੋਸਪਿਟਲ ਦੇ ਬੈਡ ਦੇਖਣ ਨੂੰ ਮਿਲ ਰਹੇ ਹਨ।

ਇੱਥੇ ਸਾਨੂੰ ਬਹੁਤ ਹੀ ਸਾਫ ਸੁਥਰਾ ਕਮਰਾ ਵੀ ਦਿਖਾਈ ਦੇ ਰਿਹਾ ਹੈ।

ਮਕੈਨਿਕ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਵਿਊ ਵਿੱਚ ਸਾਨੂੰ ਬਹੁਤ ਸਾਰੇ ਪੇੜ ਪੌਦੇ ਵੀ ਦਿਖਾਈ ਦੇ ਰਹੇ ਹਨ।

ਇਹਨਾਂ ਨੇ ਆਪਣੇ ਲਾਗੇ ਬਹੁਤ ਸਾਰੇ ਇੰਸਟਰੂਮੈਂਟਸ ਰੱਖੇ ਹੋਏ ਹਨ।

ਵਿਊ ਵਿੱਚ ਬਹੁਤ ਸਾਰੀਆਂ ਚੇਅਰਸ ਅਤੇ ਟੇਬਲ ਵੀ ਲੱਗੇ ਹੋਏ ਹਨ।

ਇਸ ਪਿੱਚਰ ਵਿੱਚ ਸਾਨੂੰ ਇੱਕ ਮਾਰਕੀਟ ਦੇਖਣ ਨੂੰ ਮਿਲ ਰਹੀ ਹੈ।